ਅੱਛਾ ਜੀ, ਤੇ ਇਹਨਾਂ ਦੀ ਮੇਰੇ ਖਿਆਲ ਤੇਰ੍ਹਾਂ ਸਾਲ ਦੀ ਉਮਰ ਚ ਇਹਨਾਂ ਦਾ ਵਿਆਹ ਹੋਗਿਆ ਸੀ, ਵਿਆਹ ਬਾਰੇ ਤੁਹਾਨੂੰ ਪਤਾ?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

ਪਰ ਨਾਲ ਹੀ ਮਤਲੱਬ ਉੱਥੇ ਇਹ ਰੀਤੀ ਵੀ ਸੀ ਕਿ ਅਹ ਜਿਹੜੀ ਨਾਬਾਲਗ ਦੁਲਹਨਾਂ ਨੂੰ ਪਤੀ ਤੋਂ ਅਲੱਗ ਆਪਣੇ ਮਾਂ - ਬਾਪ ਦੇ ਘਰ ਜਿਆਦਾ ਵਕਤ ਤੱਕ ਰਹਿਣਾ ਪੈਂਦਾ ਸੀ ਤੇ ਇਹ ਸਾਰੇ ਝੰਝਟ ਵਿੱਚ ਉਸਦਾ school ਦਾ ਇੱਕ ਸਾਲ ਮਾਰਿਆ ਗਿਆ, ਤੇ ਅਠਾਰਾਂ ਸੌ ਪੰਜਾਸੀ ਵਿੱਚ ਜਦੋਂ ਗਾਂਧੀ ਪੰਦਰਾਂ ਸਾਲ ਦੇ ਸੀ ਤੱਦ ਉਹ ਮਤਲੱਬ ਉਹਨਾਂ ਦੀ ਪਹਿਲੀ ਅੋੋੋੋਲਾਦ ਹੋਈ ਲੇਕਿਨ ਉਹ ਸਿਰਫ਼ ਕੁੱਛ ਹੀ ਦਿਨ ਜਿੰਦਾ ਰਹੀ, ਤੇ ਏਸੇ ਸਾਲ ਦੀ ਸ਼ੁਰੂਆਤ ਵਿੱਚ ਗਾਂਧੀ ਜੀ ਦੇ ਪਿਤਾ ਕਰਮ ਚੰਦ ਦੀ ਵੀ ਮੌਤ ਹੋ ਗਈ ਤੇ ਬਾਅਦ ਮੋਹਨਦਾਸ ਤੇ ਕਸਤੁਰਬਾ ਦੇ ਚਾਰ ਬੇਟੇ ਹੋਏ। ਅੱਛਾ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 ਉਹ ਜਿਹੜਾ ਕਿ ਉਹ ਉਨੀ ਸੌ ਵਿੱਚ ਜਿਹੜਾ ਸੀ ਪੈਦਾ ਹੋਇਆ ਸੀ ਤੇ ਪੋਰਬੰਦਰ ਦੇ middleschool ਤੇ ਰਾਜਕੋਟ ਦੇ high school ਦੋਵਾਂ ਵਿੱਚ ਹੀ ਪੜਾਈ ਪੱਖੋਂ ਗਾਂਧੀ ਇੱਕ ਅੋੋੋੋਸਤ ਵਿਦਿਆਰਥੀ ਸੀ ਤੇ ਉਹਨਾਂ ਨੇ ਮਤਲੱਬ ਆਪਣੀ metric ਬਦਾਉਨਗਾਰ ਗੁਜਰਾਤ ਦੇ ਕਮਲਦਾਸ ਕਾਲਜ਼ ਤੋਂ ਕੁੱਝ ਪਰੇਸ਼ਾਨੀਆਂ ਦੇ ਨਾਲ ਹੀ ਪਾਸ ਕੀਤੀ ਤੇ ਉਹ ਇਸ ਸਮੇਂ ਉੱਥੇ ਮਤਲੱਬ ਨਾਖੁਸ਼ ਹੀ ਰਿਹਾ ਕਿਉਂਕਿ ਪਰਿਵਾਰ ਉਸਨੂੰ ਵਕੀਲ ਬਣਾਉਣਾ ਚਾਹੁੰਦਾ ਸੀ। ਅੱਛਾ, ਲੇਕਿਨ ਮੈਂ ਸੁਣਿਆ ਹੈ ਲੰਡਨ ਵਿੱਚ ਵੀ ਗਏ ਸੀ ਉਹ।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 ਸਤੰਬਰ ਅਠਾਰਾਂ ਸੌ ਅਠਾਸੀ ਨੂੰ ਆਪਣੀ ਆਹ ਸ਼ਾਦੀ ਦੀ ਉਨਵੀ ਸਾਲਗਿਰਾ ਦੇ ਕੁੱਝ ਮਹੀਨੇ ਪਹਿਲਾਂ ਗਾਂਧੀ ਜੀ ਨੂੰ ਕਾਨੂੰਨ ਦੀ ਪੜਾਈ ਕਰਨ ਤੇ ਬੈਰਿਸਟਰ ਬਨਣ ਲਈ ਯੂਨੀਵਰਸਿਟੀ ਕਾਲਜ ਲੰਡਨ ਚੱਲੇ ਗਏ। ਸ਼ਾਹੀ ਰਾਜਧਾਨੀ ਅਹ ਲੰਡਨ ਵਿੱਚ ਉਹਨਾਂ ਦਾ ਜੀਵਨ ਜਿਹੜਾ ਸੀ ਉਹ ਭਾਰਤ ਛਡਦੇ ਵਕਤ ਆਪਣੀ ਮਾਂ ਨਾਲ ਜੈਨ ਦੇ ਸਾਹਮਣੇ ਕੀਤੇ ਵਾਦੇ ਦੇ ਪ੍ਰਭਾਵ ਗੋਸ਼ਤ, ਸ਼ਰਾਬ ਹਾਲਾਂਕਿ ਗਾਂਧੀ ਜੀ ਨੂੰ ਅੰਗ੍ਰੇਜ਼ੀ ਰੀਤੀ - ਰਿਵਾਜ ਅਪਣਾਉਣ ਦਾ ਤਜੁਰਬਾ ਵੀ ਕੀਤਾ ਉਹਨਾਂ ਨੇ ਤੇ ਮਿਸਾਲ ਦੇ ਤੌਰ ਤੇ ਜੇ ਕਿਹਾ ਜਾਵੇ ਤੇ ਦੀ ਕਲਾਸ ਜਾਨੇਕੀ ਨਾਚ ਦੀ ਕਲਾਸ ਵਿੱਚ ਜਾਣਾ ਫੇਰ ਵੀ ਉਹ ਆਪਣੀ ਮਕਾਨ ਮਾਲਕਨ ਵਲੋਂ ਪੇਸ਼

ਤੇ ਹੈਨਰੀ ਸਵਲਤ ਦੀਆਂ ਲਿਖਤਾਂ ਤੋਂ ਮਤਲੱਬ ਆਹ ਨੁਕਸਾਰ ਹੀ ਆਹ ਮੁਸਾਫ਼ਿਰ ਹੋਕੇ ਉਹਨਾਂ ਨੇ ਸ਼ਾਕਾਹਾਰੀ ਸਮਾਜ ਦੀ membership ਲੈ ਲਈ। ਤੇ ਉਸਦੀ executive ਕਮੇਟੀ ਦੇ ਲਈ ਆਹ ਉਹਨਾਂ ਨੇ ਮਤਲੱਬ ਉਹਨਾਂ ਨੂੰ ਸੁਣਿਆ ਗਿਆ ਸੀ ਤੇ ਫੇਰ,

ਉਹਨਾਂ ਨੇ ਏਸ ਦੇ ਵੈੱਬਵਾਟਰ ਕੇਂਦਰੀ ਲੰਡਨ ਵਿੱਚ cityof ਵੈਸਟਮਿੰਸਟਰ ਬੋਰੋਗ ਦਾ ਇੰਕ, ਇੱਕ ਜ਼ਿਲ੍ਹਾ chapter

ਹਾਂਜੀ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

ਜਿਸਦੀ ਸਥਾਪਨਾ ਅਠਾਰਾਂ ਸੌ ਪਚੱਤਰ ਵਿੱਚ ਵਿਸ਼ਵ ਭਾਈਚਾਰੇ ਨੂੰ ਮਤਲੱਬ ਮਜਬੂਤ ਕਰਨ ਦੇ ਲਈ ਤੇ ਬੁੱਧਮਤ ਤੇ ਹਿੰਦੂਮਤ ਦੇ ਸਾਹਿਤ ਦੇ ਅਧਿਆਨ ਲਈ ਕੀਤੀ ਗਈ ਸੀ ਤੇ ਉਹਨਾਂ ਨੇ ਗਾਂਧੀ ਨੂੰ ਮਤਲੱਬ ਉਹਨਾਂ ਨਾਲ ਭਗਵਤ ਗੀਤਾ ਤੇ ਅਸਲ ਕਹਿ ਸਕਦੇ ਹੋਂ ਕਿ ਤਾਜਰਮਾ ਦੇ ਦੌਰਾਨ ਦੋਨਾਂ ਨੂੰ ਫੜਣ ਦੇ ਲਈ ਸਹਿਮੱਤ ਕਰ ਲਿਆ ਸੀ ਕਿ ਉਹ ਚਾਹੁੰਦੇ ਸੀ ਕਿ ਉਹ ਦੋਨੋਂ ਮਤਲੱਬ ਆਹ ਭਗਵਤ ਗੀਤਾ ਵੀ ਪੜਣ ਜਿਹੜਾ ਹੈ ਉਹ ਵੀ ਵੱਡਦਾ ਤੇ

ਤੇ ਗਾਂਧੀ ਨੂੰ ਮਤਲੱਬ ਪਹਿਲਾ ਧਾਰਮ ਵਿੱਚ ਖਾਸ ਦਿਲਚਸਪੀ ਨਹੀਂ ਸੀ, ਤੇ ਹੁਣ ਉਹ ਦਿਲਚਸਪੀ ਲੈਣ ਲੱਗੇ ਫੇਰ, ਹਿੰਦੂ ਧਰਮ, ਇਸਾਈ ਧਰਮ, ਦੋਵਾਂ ਦੀਆਂ ਕਿਤਾਬਾਂ ਜਿਹੜੀਆਂ ਸੀ ਉਹ

ਅੱਛਾ, ਤੇ ਜੂਨ ਅਠਾਰਾਂ ਸੌ ਇਕਾਨਵੇਂ ਵਿੱਚ ਉਹਨਾਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਹਿੰਦੁਸਤਾਨ ਵਾਪਸ ਆਗੇ ਸੀ?

ਲੇਕਿਨ ਮੁੰਬਈ ਦੇ ਮਤਲੱਬ ਵਿੱਚ ਵਕਾਲਤ ਕਰਨ ਵਿੱਚ ਉਹਨਾਂ ਨੂੰ ਕੋਈ ਖਾਸ ਕਾਮਯਾਬੀ ਨਹੀਂ ਮਿਲੀ ਤੇ ਉਹਨਾਂ ਲਈ ਕੀ ਸੀ ਕਿ ਵਕਾਲਤ ਕਰਨਾ ਇੱਕ ਔਖਾ ਸੀ, ਕਿਉਂਕਿ ਜਦੋਂ ਉਹਨਾਂ ਨੂੰ ਵਕਾਲਤ ਵਿੱਚ ਕੋਈ ਕਹਿ ਸਕਦੇ ਹੋਂ ਕਿ ਉਹਨਾਂ ਨੂੰ ਕੋਈ ਉਥੋਂ ਸ਼ੋਹਰਤ ਹਾਸਲ ਨਹੀਂ ਹੋਈ, ਉਹਨਾਂ ਨੂੰ ਕੋਈ ਮਤਲੱਬ ਉਥੋਂ ਦਿਲਚਸਪੀ ਨਹੀਂ ਹੈ ਗੀ ਸੀ ਪਹਿਲੀ ਗੱਲ ਤਾਂ ਇਹ ਹਨਾ, ਦੂਸਰਾ ਇਹ ਕਿ ਉਹ ਕੋਈ ਵੀ case ਵਿੱਚ ਕਹਿ ਸਕਦੇ ਹੋਂ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਸੀ, ਤੇ

ਤੇ ਵਕੀਲ ਦਾ ਕੰਮ ਹੀ ਹੈ, ਉਹਨਾਂ ਨੂੰ ਪੈਂਦਾ ਬੋਲਣਾ। ਹਾਂਜੀ

ਅੱਛਾ ਦੱਖਣ ਅਫਰੀਕਾ ਵਿੱਚ ਵੀ ਗਏ ਸੀ ਉਹ ਅੰਦੋਲਨ ਕਰਕੇ ਹਨਾ? ਉਹਨਾਂ ਦੀ ਉਮਰ ਜਿਹੜੀ ਸੀ ਚੋਵੀ ਸਾਲ ਦੀ ਸੀ ਜਦੋਂ ਕਿ ਉਹ ਦੱਖਣ ਅਫਰੀਕਾ ਦੇ ਵਿੱਚ ਆਹ ਬੇਹਲੋਇਆ ਸ਼ਹਿਰ ਵਿੱਚ ਵਸੇ ਤੇ ਭਾਰਤੀ ਮੁਸਲਮਾਨ ਵਪਾਰੀਆਂ ਦੀ ਕਾਨੂੰਨੀ ਪ੍ਰਤਿਨਿਤਾ ਕਾਰਨ, ਕਰਨ ਲਈ ਪੁਜੇ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 ਦਾ ਕਹਿਣਾ ਹੈ ਕਿ ਜਦੋਂ ਉਨੀ ਸੌ ਚੋਦਾਂ ਵਿੱਚ ਭਾਰਤ ਭਰਤੇ ਤਾਂ ਉਹ ਜਨਤਕ ਦੁਲਾਰੇ ਵਜੋਂ, ਪੰਡ, ਉਬਰਾਉਣੋ ਅਤੇ ਗੱਲ - ਬਾਤ media ਪ੍ਰਬੰਧ ਤੇ ਆਤਮ ਉਭਾਰ ਦੇ ਮਾਮਲਿਆਂ ਵਿੱਚ ਪੁਰੇ

ਸਤਿ ਸ੍ਰੀ ਅਕਾਲ, sir ਮੇਰਾ ਨਾਮ ਦਮਨਪ੍ਰੀਤ ਹੈ ਜੀ, ਮੈਂ ਸਮਾਣੇ ਦਾ ਰਹਿਣ ਵਾਲਾ ਜੀ ਅਹ ਤੁਹਾਡੇ ਤੁਹਾਡੇ ਵਾਸਤੇ ਮੈਂ ਇੱਕ ਪੇਸ਼ ਕਰਨ ਲੱਗਿਆ, ਮਤਲਬ ਜੀ, ਭੰਗੜੇ ਲੋਕ ਵਿੱਚ ਹੈ ਜਿੱਥੇ ਵਿਭਾਗ ਦਾ ਸੱਭਿਆਚਾਰ ਦੀ ਜੀਵਨ ਸਾਂਝ ਅਤੇ ਅਸੀਂ ਚਾਰ member ਰਹਿੰਦੇ ਨੇ ਜੀ, ਮੈਂ ਮੇਰੀ br~ ਮੈਂ Sis~ ਮੈਂ ਭੈਣ-ਭਰਾ ਅੋਰ ਅਸੀਂ ਘੁੰਮਣ ਘਾਮਣ ਗਏ ਸੀਗੇ, ਮਨਾਲੀ ਅਸ਼ੀਂ ਗਏ ਸੀਗੇ ਜੀ, ਉੱਥੇ ਇਕੱਠੇ ਹੋ ਕੇ ਮੌਜ ਮਸਤੀ ਕੀਤੀ ਜੀ, ਅਸੀਂ ਮਤਲਬ ਅਮ ਘੁੰਮਣ ਘੁੰਮਣ ਦਾ ਸਾਨੂੰ ਬਹੁਤ ਸ਼ੌਂਕ ਹੈ ਜੀ, ਅਸੀਂ ਜੀ, ਉੱਪਰ ਸੱਭਿਆਚਾਰ ਦੇ ਵਿਭਾਗ ਵਿੱਚ ਫਰਕ ਇਹ ਕੀ ਹੈ ਜਿੱਥੇ ਸੱਭਿਆਚਾਰ ਦਾ ਸੰਬੰਧ ਹੈ ਜੀ ਜਿੱਥੇ ਸਮੂਹ ਸਾਧ ਸੰਗਤ

ਪੰਜਾਬ ਵਿੱਚ ਪੰਜਾਬੀ ਸੱਭਿਆਚਾਰ ਇੱਕ ਇੱਕ ਅਜਿਹਾ ਜੀਵਨ ਜਿਸਦਾ ਖੇਤਰ ਬਹੁਤ ਛੋਟਾ ਹੈ ਜੀ ਬਹੁਤ, ਉਸਨੂੰ ਅਸੀਂ ਮਹੱਤਵਪੂਰਨ ਕਹਿੰਦੇ ਹਾਂ ਜੀ, ਅਸੀਂ ਘੁੰਮਣ, ਅਸੀਂ ਰੋਟੀ ਰੁਟੀ ਖਾਦੇ ਹਾਂ ਜੀ ਇਕੱਠੇ ਹੋ ਕੇ, ਸਾਨੂੰ ਜੀ ਬਹੁਤ ਵਧੀਆ ਲੱਗਦਾ ਜੀ ਅਸੀਂ ਸਮੂਹਾਂ ਅਮ ਵਿੱਚ ਆਪਣੇ ਅਹ ਅਹ ਵੱਖਰੀ ਪਛਾਣ ਕਾਇਮ ਕੀਤੀ ਹੋਈ ਹੈ ਜੀ ਜਿਸ ਕਾਰਨ ਜਿਸਦੇ ਦੇਖਣ ਪਛਾਣ ਜੋ ਹਨ ਜੀ ਪੰਜਾਬ ਸੱਭਿਆਚਾਰ ਦੇ ਘਰ

ਅਸੀਂ ਸਕੂਲ time 'ਚ ਵੀ ਬਹੁਤ ਮੌਜ ਮਸਤੀ ਕੀਤੀ ਜੀ, ਸੱਭਿਆਚਾਰ ਦੇ ਵਿਭਾਗ ਸਕੂਲ ਦੁਆਰਾ ਇਸ ਨੂੰ ਪੰਜਾਬ ਰਾਜ ਵਿਕਾਸ ਪੰਜਾਬ ਦੁਆਰਾ ਦੀ ਧਰਤੀ ਦੇ ਨਾਲ ਨਾਲ ਪੂਰਨ ਮਹੱਤਵਪੂਰਨ ਲੋਕ ਵਿਭਾਗ ਸੱਭਿਆਚਾਰ ਦੀਆਂ ਸੂਚਨਾਵਾਂ, ਘਟਨਾਵਾਂ ਵਿੱਚ ਪੰਜਾਬ ਵਿੱਚ ਹੀ ਵਧੀਆਂ ਹੁੰਦੀਆਂ ਹਨ ਅਸੀਂ ਅਸੀਂ ਗਏ ਸੀਗੇ ਜੀ ਵਿੱਚ ਇੱਕ ਉਹ ਇੱਕ ਇਹੋ ਜਿਹਾ ਮਹੱ~ ਮਹੱਤਵਪੂਰਨ ਹੈ, ਜਿਸ ਵਿੱਚ ਅਸੀਂ ਪੰਜਾਬ 'ਚ ਰਹਿੰਦੇ ਹਾਂ, ਕੁੰਬੜਾ ਸਮਾਣਾ ਵਿਖੇ ਰਹਿੰਦੇ ਹਾਂ ਜੀ ਅਹ ਅਸੀਂ ਗੁਰਦੁਆਰੇ ਗੁਰਦੁਆਰਾ ਵੀ ਗਏ ਸੀਗੇ, ਉੱਥੇ ਸੇਵਾ ਸੁਵਾ ਕੀਤੀ, ਭਾਂਡੇ ਭੁਂੰਡੇ ਮਾਂਜੇ ਜੀ ਗੁਰਦੁਆਰਾ ਸਿੰਘ ਸ਼ਹੀਦਾਂ ਸਮਾਣਾ ਸਾਹਿਬ ਵਿਖੇ ਹੈਗਾ ਜੀ, ਆਪਣੀ ਲੋਕ ਅਦਾਲਤ ਗੁਰੂ ਗੁਰੂ ਅਸਥਾਨ ਦਾ ਇਹੋ ਜਿਹਾ ਮਹੱਤਵਪੂਰਨ ਇੱਛਾ ਹੈ ਸਾਡੀ ਜਾਣ ਦੀ ਉੱਥੇ ਅਸੀਂ ਲਖਨਊ ਵਿੱਚ ਜਾਂਦੇ ਹਾਂ ਜੀ ਉੱਥੇ ਦੇ ਮੁੰਡੇ ਨੂੰ ਮਿਲਦੇ ਹਾਂ ਅਸੀਂ train 'ਤੇ ਜਾਂਦੇ ਹਾਂ, ਅਹ ਆਪਣਾ ਅਜਿਹਾ ਫਰਕ ਵਿੱਚ ਗ~ ਗੁਜਰਾਤ, ਪੰਜਾਬ ਦਰਿਆਵਾਂ ਦਾ ਪੰਜਾਬ ਦਰਿਆਵਾਂ ਦਾ ਅਤੇ ਸਿਰਫ ਉੱਨੀ ਸੌ ਸੱਤ ਉੱਨੀ ਸੌ ਸੰਤਾਲੀ ਵਿੱਚ ਦਾ ਦੇਸ਼ ਕਿਹਾ ਗਿਆ ਹੈ ਅਹ ਸਿਰਫ ਇੱਕ ਨਵੰਬਰ ਉੱਨੀ ਸੌ ਛਿਆ~ ਉੱਨੀ ਸੌ ਛਿਆਹਠ ਨੂੰ ਇਸਦੇ ਅੱਗੇ ਤਿੰਨ ਦਿੱਤੇ ਹੋਏ ਗਏ ਅਤੇ ਪੰਜਾਬ ਹੋਰ ਗਿਆ, ਪੰਜਾਬ ਸਰਵ ਸਿੱਖਿਆ ਪੰਜਾਬ ਪੰਜਾਬੀ ਦੇ ਵਿਲੱਖਣ ਪਛਾਣ ਜਿਵੇਂ ਹਨ ਉਸ ਸਥਾਨ ਦਾ ਅਹ ਗੁਰਦੁਆਰਾ ਹੋਣ ਕਰਕੇ ਜਿ~ ਜਿੱਥੇ ਮਿਲੇ ਵਾਕਿਏ ਫ~ ਫੋਨ ਦੇ ਕੰਮ ਹੈ ਜਿਸ ਜਿਸਨੂੰ ਅਸੀਂ ਗੁਰਬਾਣੀ ਦੇ ਜਪੁਜੀ ਕੇ ਭਰੀ ਹੋਈ ਹੈ ਜਿਸ ਕਰਕੇ ਪੂਰਾ ਹੀ

ਪੂਰਨ ਜਿੱਥੇ ਹੋਇਆ ਪੰਜਾਬ ਘੱਟੋ ਘੱਟ ਦੇ ਜਿਸ ਕਰਕੇ ਜਿਸ ਕਰਕੇ ਪੰਜਾਬ scheme ਮੰਗਣ ਦਾ ਗੁਲਾਮ ਬਣ ਕੇ ਨਾਲੋਂ ਨਾਲ ਮੌਤ ਦੇ ਅਹ ਉੱਤਰ ਗਿਆ ਪੰਜਾਬ ਸਰਵ ਸਿੱਖਿਆ ਦਾ ਇੱਕ ਹੋਰ ਵਿਸ਼ੇਸ਼ ਪਛਾਣ ਇਸਦਾ ਦੇ ਜੀ, ਦੇ ਬਾਹਰ ਹਾਲਾਤ ਹਲਵਾਰ ਦਾ ਮਾਤਾ ਕੌਰ ਜਿਸਨੂੰ ਅਸੀਂ ਕਹਿੰਦੇ ਹਾਂ ਤਾਂ ਅਸੀਂ ਬਹੁਤ ਮਹੱਤਵਪੂਰਨ ਇਸਨੂੰ ਮੰਨਦੇ ਹਾਂ ਜੀਤ ਕੇ ਬਹੁਕੌਮੀ ਸਾਹਿਬਜ਼ਾਦਾ ਇਸਦਾ ਕਰਕੇ ਹਨ ਬ~ ਬਦਲ ਰਹੇ ਪੰਜਾਬ ਸ~ ਸੱਭਿਆਚਾਰ ਪੰਜਾਬ ਆਪਣੇ ਮਿਹਨਤ ਕਰਕੇ ਵੀ ਇੱਕ ਬਣੇ ਹਨ ਜਿਸ ਅਹ ਜਿਸ ਸਕਦੇ ਇਸ ਦੇ ਹਰ ਦੇ ਦੇਸ਼ ਦੇ ਧੰਨ ਭਾਗ ਬ~ ਜਿੱਥੇ ਦੁਆਰਾ ਰੱਜਵੇਂ ਰਾਣੀ ਨੇ ਵੀ ਇਸਨੂੰ ਖੁਸ਼ਹਾਲ ਬਣਾਇਆ ਪੰਜਾਬ ਲੋਕ ਪੜ੍ਹ ਲਿਖ ਕੇ ਬਹੁਤ ਜੀਵਨ ਲਈ ਦੇਸ਼ ਦੇ

ਕੋਈ ਅਹ ਆਪਣਾ ਮੁੱਲ ਨੂੰ ਕਿਰਾਏ ਰੱਖਕੇ ਵਧੀ ਫੁੱਲ ਰਹੇ ਹਾਂ ਉੱਤਰ ਰਾਜ~ ਰਾਜਸਥਾਨੀ ਦਿੱਲੀ ਕਾਰਨ ਦੇ ਕੁਦਰਤੀ 'ਤੇ ਕਲਪਨਾ ਕਰਕੇ ਪੰਜਾਬ ਲੋਕ ਪੜ੍ਹ ਲਿਖ ਕੇ ਬਹੁਤ ਜੀਵਨ ਲਈ ਵਿਦੇਸ਼ ਵਿੱਚ ਜਾ ਰਹੇ ਹਨ ਪੰਜਾਬ ਸ਼ਬਦ ਕਿਹੜੇ ਦੇ ਸ਼ਬਦ ਸਰਵ ਸਿੱਖਿਆ ਉੱਤਰ ਸਮਾਜ ਲੋਕਾਂ ਅਨੁਸਾਰ ਮਨੁੱਖ ਰਹੇ ਬਣਾਉਣ ਸਹਿਣ ਦੇ ਜਿੰਨ ਅਸੂਲਾਂ ਵਿੱਚ ਕਿਸੇ ਨਿਯਮ ਅਨੁਸਾਰ ਰਹਿਣ ਕਰਦੇ ਹਾਂ ਕਰਦਾ ਹਾਂ ਜਿਸਨੂੰ ਸਰਵ ਸਿੱਖਿਆ ਕਹਿੰਦੇ ਹਨ ਜਾਂਦੇ ਹਨ। ਸਰਵ ਸਿੱਖਿਆ ਕਿਹੜੀ ਸਰਵ ਸਿੱਖਿਆ ਤੋਂ ਮਿਲ ਕੇ ਬਣਿਆ ਹੈ, ਸਰਵ ਸਿੱਖਿਆ ਸ਼ਬਦ ਸਫੈਦ ਅਤੇ ਅਜ਼~ ਆਜ਼ਾਦ ਸ਼ਬਦਾਂ ਦੇ ਸਮੂਹ ਤੋਂ ਬਣ ਰਹੇ ਪੰਜਾਬ ਸਰਵ ਸਿੱਖਿਆ ਲੋਕ ਦੇ ਅਨੁ~ ਇਲਾਕੇ ਦੀ ਜੀਅ ਪੰਜਾਬ ਅਨੁ~ ਅਨੁਸਾਰ ਵਿਦਿਆਰਥੀ ਲੋਕ ਸੱਭਿਆਚਾਰ ਦੇ ਅਤੇ ਧਰਤੀ ਸੱਭਿਆਚਾਰ ਦਾ ਪ੍ਰਾਣ ਮੋਹਨ ਨੂੰ ਕ~ ਕਹਿੰਦੇ ਹਨ ਇਸ ਨਾਲ ਅਸੀਂ ਸਾਡੇ ਸਰੀਰ ਨੂੰ ਮਤਲਬ ਤੋਂ ਮੁਕਤੀ ਮਿਲਦੀ ਹੈ, ਅਸੀਂ ਖਾਂਦੇ ਪੀਂਦੇ ਹਾਂ ਅਤੇ ਸਾਡੇ ਸਰੀਰ ਦੇ ਵਿੱਚ ਜਾਨ ਆਉਂਦੀ ਹੈ। ਅਸੀਂ ਘੁੰਮਣ ਫਿਰਨ ਜਾਂਦੇ ਹਾਂ ਮੁੰਡਾ ਮੁੰਡੇ ਕੁੜੀਆਂ ਇਕੱਠੇ ਹੋ ਕੇ ਜਾਂਦੇ ਹਨ ਅਤੇ ਮੌਜ ਮਸਤੀ ਕਰਦੇ ਹਨ ਅਸੀਂ ਵੱਖ ਵੱਖ ਜਾਤਾਂ ਜਾਤਾਂ, ਧੜ੍ਹਾਂ ਨੂੰ ਲੋਕ ਚਿੱਟੀਆਂ ਦੀਵਾਰਾਂ ਅਪ~ ਆਪਣਾਈਆਂ ਜੀਵਨ ਜਿਉਣ ਦੇ ਉੱਪਰ ਸੱਭਿਆਚਾਰ ਬਣਾਉਂਦੇ ਹਨ, ਬਣਾਉਂਦੇ ਹਨ ਜਿਸ ਨਾਲ ਅਸੀਂ ਬਹੁਤ ਖੁਸ਼ ਰਹਿੰਦੇ ਹਨ ਅਸੀਂ ਘੁੰ~ ਅਸੀਂ ਪੰਜਾਬ ਆਪਣੇ ਮਿਹ~ ਮਿਹਨਤੀ, ਖੁਸ਼ਹਾਲ ਬਣਾਇਆ ਹੈ, ਇੱਕ ਇੱਕ ਵਿਸ਼ਾਲ ਹੋਣ ਦੇ ਸੂਚਨਾਵਾਂ ਹੈ

Hello ਹਾਂ ਮਾਨਸੀ ਕੀ ਹਾਲ ਆ? ਹਾਂ ਹਾਂ ਵਧੀਆ ਤੂੰ ਸੁਣਾ ਕਿੱਦਾਂ? ਸਭ ਵਧੀਆ ਨੇ ਤੂੰ ਸੁਣਾ। ਕੁਛ ਨੀ ਯਾਰ ਬਸ ਬੈਠੀ ਸੀ ਵਿਹਲੀ ਮੰਮੀ ਕਹੀ ਜਾਂਦੇ ਆ ਉਹ ਕਰ ਲਾ ਉਹ ਕਰ ਲਾ ਘਰ ਬੈਠੇ ਤੈਨੂੰ ਪਤਾ ਕੰਮ ਕਾਜ ਹੀ ਦੱਸਦੇ ਰਹਿੰਦੇ ਆ। ਜੋਰਾਂ ਸੋਰਾਂ ਤੇ ਹੈ ਯਾਰ ਕੰਮ ਕਾਰ ਕਰਕੇ ਮੇਰੀ ਮੱਤ ਮੱਚੀ ਪਈ ਆ ਹਮ ਤੈਨੂੰ ਪਤਾ ਬੜਾ ਕੰਮ ਹੁੰਦਾ ਘਰੇ ਸਫ਼ਾਈਆਂ ਕਰ ਕਰ ਨੀ ਮੁੱਕਦੀਆਂ ਹੈਗੀਆਂ। ਕਿੰਨਾ time ਹੀ ਹੋ ਗਿਆ ਤੈਨੂੰ ਪਤਾ ਪਹਿਲਾਂ ਪਹਿਲਾਂ ਘਰ colour ਦਾ ਕੰਮ ਲੱਗਿਆ ਹੋਇਆ ਸੀਗਾ ਠੀਕ ਹੈ ਫਿਰ ਉਹ ਖ਼ਤਮ ਹੋਇਆ ਫਿਰ ਉਸ ਤੋਂ ਬਾਅਦ ਇੰਨਾ dust ਤੈਨੂੰ ਪਤਾ ਘਰ ਦੇ ਵਿੱਚ ਲੱਗੀ ਹੋਈ ਸਮਝ ਨੀ ਆਉਂਦਾ ਪਿਆ ਹੈਗਾ ਰੋਜ਼ ਹੀ ਬਸ ਕੰਮ ਕਰਦੇ ਰਹਿੰਦੇ ਹਾਂ ਕੰਮ ਖ਼ਤਮ ਹੋਣ 'ਚ ਹੀ ਨੀ ਆਉਂਦਾ ਹੈਗਾ।

ਹਮ ਬਿਲਕੁਲ ਯਾਰ ਹਾਂ ਇਹ ਤੇ ਗੱਲ ਹੈਗੀ ਹੈ ਮੈਂ ਵੀ ਬਸ ਲੱਗੀ ਹੀ ਰਹਿੰਦੀ ਹਾਂ ਲੱਗੀ ਹੀ ਰਹਿੰਦੀ ਹਾਂ ਘਰ ਦੇ

ਹਾਂ ਯਾਰ ਜਿਹੜਾ ਕੋਈ ਆਉਂਦਾ ਪਹਿਲਾਂ ਤੈਨੂੰ ਪਤਾ ਘਰ ਹੀ ਦੇਖਣਾ ਆਂ ਸਾਨੂੰ ਤੇ ਕਿਸੇ ਨੇ ਬਾਅਦ ਵਿੱਚ ਦੇਖਣਾ ਹੈ ਇੱਕ ਤਾਂ ਤੈਨੂੰ ਪਤਾ

ਹਮ ਹਮ ਹਮ ਹਮ

ਨਾ ਯਾਰ ਬਿਲਕੁਲ ਵੀ ਨੀ ਮੈਂ ਤੈਨੂੰ ਉਹੀ ਕਹਿੰਦੀ ਮਾਨਸੀ ਯਾਰ ਤੂੰ ਕਿੱਦਾਂ ਕਰਦੀ ਹੁੰਦੀ ਆਂ ਸਫ਼ਾਈ ਮੈਨੂੰ ਤਾਂ ਸਮਝ ਨੀ ਆ ਰਹੀ ਕੋਈ ਵੀ ਤੈਨੂੰ ਪਤਾ ਮੈਂ ਤੇ ਘੱਟ ਹੀ ਕਰਦੀ ਹਾਂ ਕੰਮ ਕਾਜ ਘਰੇ ਹਾਂ ਤੇ ਤੂੰ ਦੱਸਦੇ ਮੈਨੂੰ। ਮੰਮੀ ਤੈਨੂੰ ਪਤਾ ਰੋਜ਼ ਹੀ ਪਿੱਛੇ ਪਏ ਰਹਿੰਦੇ ਨੇ ਮੇਰੇ ਕਰ ਲਾ ਆਹ ਕਰ ਲਾ ਉਹ ਕਰ ਲਾ ਹਮ ਹਮ ਹਮ ਹਮ ਹਮ

ਹਮ ਹਮ ਹਾਂ ਯਾਰ ਇਹੀ ਤੇ ਗੱਲ ਹੈਗੀ ਹੈ। ਸਫ਼ਾਈ ਰੱਖਣਾ ਬਹੁਤ ਜ਼ਰੂਰੀ ਹੈ ਹੁਣ ਤੈਨੂੰ ਪਤਾ ਜਿੱਦਾਂ ਨਾ ਗਰਮੀਆਂ ਆ ਗਈਆਂ ਹੈ ਹਨਾ ਮੰਮੀ ਕਹਿੰਦੇ ਹੈਗੇ ਕਿ ਨੁੱਕਰਾਂ 'ਚ ਚੱਲ ਇਹ ਮਤਲਬ ਕਿ ਚੰਗੀ ਤਰ੍ਹਾਂ ਝਾੜੂ ਲਾਇਆ ਕਰ ਪੋਚਾ ਲਾਇਆ ਕਰ ਹਨਾ, ਫਿਰ ਕਹਿੰਦੇ ਮੱਛਰ ਬੜਾ ਹੋ ਗਿਆ ਆ ਮਾਨਸੀ ਕਿੰਨੀ ਵੀ ਸਫ਼ਾਈ ਕਰ ਲਓ ਫਿਰ ਵੀ ਤੈਨੂੰ ਪਤਾ ਮੱਛਰ ਤਾਂ ਪੈਂਦਾ ਹੀ ਰਹਿੰਦਾ ਮੈਨੂੰ ਤਾਂ ਸਮਝ ਨੀ

ਹਮ ਹਮ ਹਾਂ ਇਹ ਜਿੱਦਾਂ ਯਾਰ ਕੀ ਪਾਣੀ ਦੀ ਵੀ ਹਨਾ ਤੈਨੂੰ ਪਤਾ ਹੀ ਆ ਪਾਣੀ ਵੀ ਕਿੰਨਾ ਗੰਦਾ ਹੁੰਦਾ ਹੈ ਪਾਣੀ ਦੀ ਵੀ ਬੜੀ ਤੇ ਪਾਣੀ 'ਚ ਪਾਉਣ ਵਾਲੀ ਵੀ ਕਹਿੰਦੇ ਹਨਾ ਦਵਾਈ ਮਿਲ ਜਾਂਦੀ ਹੈਗੀ ਹੈ ਇੱਕ ਹਨਾ। ਗੋਲੀ ਮਿਲਦੀ ਹੈਗੀ ਆ ਹਾਂ

ਹਾਂ ਯਾਰ ਨਵੇਂ ਨਵੇਂ ਕ~ ਨਵੇਂ ਨਵੇਂ ਕੱਪੜਿਆਂ ਨੂੰ ਜੇ ਤੈਨੂੰ ਪਤਾ ਬੜੀ problem ਆਉਂਦੀ ਆ ਹਮ

ਹਮ ਹਮ

ਹਾਂ ਹਾਂ casual or formal ਅਲੱਗ ਅਲੱਗ ਰੱਖਣੇ ਚਾਹੀਦੇ ਆ ਹਨਾ ਹਾਂ ਹਮ ਮਾਨਸੀ ਬਿਲਕੁੁਲ ਸਹੀ ਕਹਿ ਰਹੀ ਹੈ ਤੂੰ ਯਾਰ ਤੂੰ ਤੇ ਘਰ ਦਾ ਕੰਮ ਕਰਦੀ ਰਹਿੰਦੀ ਹੈ ਤੈਨੂੰ ਤੇ ਬਹੁਤ ਪਤਾ ਹੈ ਵੈਸੇ ਮੈਂ ਤਾਂ ਤੈਨੂੰ ਪਤਾ ਹੈਗਾ ਮੇਰਾ ਦਿਲ ਹੀ ਨੀ ਕਰਦਾ ਹੈਗਾ ਘਰ ਦਾ ਕੋਈ ਕੰਮ ਕਰਨ ਨੂੰ ਪਰ ਓਦਾਂ ਮੰਮੀ ਕਹਿੰਦੇ ਰਹਿੰਦੇ ਵੀ ਕਰਿਆ ਕਰ ਸਿੱਖਿਆ ਕਰ ਹਨਾ ਤੂੰ ਕਰੇਂਗੀ ਨੀ ਤੈਨੂੰ ਆਉਣਾ ਕਿੱਦਾਂ ਏਦਾਂ ਓਦਾਂ ਤੇ ਮੈਨੂੰ ਯਾਰ ਇਹ ਹੁਣ ਜਿੱਦਾਂ kitchen ਦੀ ਸਫ਼ਾਈ ਆ ਮੈਨੂੰ ਨਹੀਂ ਪਤਾ ਲੱਗਦਾ ਹੈਗਾ ਹਨਾ ਕੁਛ ਕੁ ਗੱਲਾਂ ਦਾ ਜਿਵੇਂ ਕਿ ਸੈਲਫ਼ਾਂ ਕਿੱਦਾਂ ਹਨਾ ਸਾਫ਼ ਕਰਨੀਆਂ ਵਾਂ ਜਾਂ ਜਿਹੜੇ ਛੋਟੇ ਛੋਟੇ drawer ਬਣੇ ਹੋਏ ਆ ਹਨਾ ਉਹਨਾਂ ਨੂੰ ਕਿੱਦਾਂ ਕਰਨਾ ਮੈਨੂੰ ਸਮਝ ਨੀ ਆਉਂਦੀ ਹੈਗੀ

ਹਮ ਹਮ

ਹਾਂ ਯਾਰ ਉਹ ਤਾਂ ਮੈਂ ਵੀ ਕਰਦੀ ਹਾਂ ਵੈਸੇ ਕਿ ਰੋਜ਼ ਜਿਹੜੀ ਹੈਗੀ ਹੈ clean ਕਰਦੀ ਹੈਗੀ ਤੈਨੂੰ ਪਤਾ ਹੈ ਕਿ ਰੋਟੀ ਤਾਂ ਹੀ ਖਾਣ ਨੂੰ ਮਨ ਕਰਦਾ ਜੇ ਮਤਲਬ ਕਿ kitchen ਦੀ ਅੱਛੀ ਤਰ੍ਹਾਂ ਸਾਫ਼ ਸਫ਼ਾਈ ਹੋਵੇ ਹਨਾ

ਹਮ ਹਮ ਹਾਂ zinc ਲੱਗ ਜਾਂਦਾ ਹੈ। ਹਾਂ ਯਾਰ ਇਹ ਗੱਲ ਤਾਂ ਬਿਲਕੁਲ ਸਹੀ ਕਹੀ ਹੈਗੀ ਹੈ ਹੋਰ ਜਿਵੇਂ ਕਿ filter ਦੀ ਹਾਂ ਹਾਂ ਉਹ ਤੇ ਗੱਲ ਹੈ bedroom ਦੀ ਹਨਾ ਸਭ ਨਾਲੋਂ ਪਹਿਲੀ ਨਜ਼ਰ ਹੀ ਜਾਂ bedroom ਤੇ drawing room ਤੇ ਜਾਂ ਫਿਰ kitchen ਤੇ ਹੀ ਜਾਂਦੀ ਹੈ

ਹਮ ਹਮ ਹਮ ਠੀਕ ਹੈ ਹਮ ਹਾਂ ਯਾਰ ਹਮ

ਤੇ fridge ਵਗ਼ੈਰਾ ਸਾਫ਼ ਕਰਨ ਲਈ ਵੀ ਸਾਨੂੰ ਮਤਲਬ ਕਿ ਇਹਦੀ use ਕਰ ਲੈਣੀ ਚਾਹੀਦੀ ਹੈ ਮਤਲਬ ਹਮ ਹਮ ਮਾਨਸੀ ਅੱਛਾ ਜਦੋਂ ਮਤਲਬ ਕਿ ਤੈਨੂੰ ਪਤਾ COVID ਦਾ time ਸੀਗਾ ਹਨਾ ਤੇ ਕਿੱਦਾਂ ਕਹਿੰਦੇ ਸੀ ਕਿ ਤੁਸੀਂ ਵੀ ਕਰਦੇ ਹੀ ਹੋਣੇ ਹੋ ਹਨਾ ਤੇ ਉਦੋਂ ਮੈਂ ਤੇ ਕਰਦੀ ਹੁੰਦੀ ਸੀਗੀ ਕਿਉਂਕਿ ਘਰੇ ਰਹਿੰਦੀ ਸੀ ਹਨਾ ਕਿ ਕਹਿੰਦੇ ਹੁੰਦੇ ਸੀ ਕੋਈ ਵੀ ਸਬਜ਼ੀ ਹੈ fruit ਹੈ ਪਹਿਲਾਂ ਉਹਨਾਂ ਨੂੰ ਨਮਕ ਵਾਲੇ ਪਾਣੀ ਦੇ ਵਿੱਚ ਧੌ ਕੇ ਹਨਾ ਤੇ ਫਿਰ ਮਤਲਬ ਕਿ ਉਹ ਕਰੋ ਅਹ ਫਿਰ ਖਾਣਾ ਬਣਾਉਣਾ ਚਾਹੀਦਾ ਹੈਗਾ ਆ ਹਨਾ ਇਹਦੇ ਨਾਲ ਬੈ~ bacteria ਖ਼ਤਮ ਹੋ ਜਾਂਦੇ ਆ ਅੱਛਾ ਅੱਛਾ

ਠੀਕ ਹੈ ਤੇ ਜਿੱਦਾਂ ਪਿੱਤਲ ਦੇ ਭਾਂਡੇ ਵਗ਼ੈਰਾ ਮੰਮੀ ਹੋਣਾਂ ਦੇ time ਦੇ ਯਾਰ ਪਏ ਪਏ ਹੁੰਦ~ ਪਏ ਨੇ ਕਈ ਸਾਰੇ ਉਹ ਏਦਾਂ use ਤੇ ਨੀ ਕਰਦੇ ਪਰ ਕਦੇ ਕਦਾਈ ਯਾਰ ਮੈਨੂੰ ਉਹਨਾਂ ਦੀ ਵੀ ਸਫ਼ਾਈ ਕਰਨੀ ਪੈਂਦੀ ਆ ਫਿਰ ਤੈਨੂੰ ਪਤਾ ਕਿ Unbreakable ਦੇ ਜਿਹੜੇ ਹੁੰਦੇ ਆ ਨਾ unbreakable ਦੇ ਜਿਹੜੇ ਬੋਲ bone china ਦੇ ਜਿਹੜੇ ਹੁੰਦੇ ਆ ਪਤਾ ਨੀ crockery ਦੇ ਉਹਨਾਂ ਨੂੰ ਮੈਂ ਦੇਖਿਆ ਕਈ ਸਾਰੇ ਨਾ ਸਬਜ਼ੀਆਂ ਦੇ ਨਿਸ਼ਾਨ ਲੱਗ ਜਾਂਦੇ ਆ

ਹਾਂਜੀ ਹਾਂਜੀ

ਹਾਂ ਯਾਰ ਹਾਂ ਮਾਨਸੀ ਮੈਂ ਵੀ ਦੇਖਿਆ ਹੈਗਾ ਹੈ ਕਿ ਸ~ ਜਿਹੜੇ ਸਾਡੇ ਨਾ ਘਰੇ ਭਾਂਡੇ ਪਏ ਹੋਏ ਨੇ ਨਾ ਉਹਨਾਂ ਤੇ ਕਾਫ਼ੀ ਸਾਰੀਆਂ ਜਿਹੜੀਆਂ lines ਪੈ ਜਿੱਦਾਂ ਜਿੱਦਾਂ scratch ਸ਼ੀਸ਼ੇ ਜਿਹੇ ਤੇ ਨੀ ਹੋ ਜਾਂਦੇ ਹੈਗੇ ਹਨਾ

ਹਮ ਹਮ ਹਾਂ ਯਾਰ ਉਹ ਤਾਂ ਮੈਂ ਦੇਖਿਆ ਇੱਕ ਵਾਰੀ ਮੈਂ ਪਤਾ ਕੀ ਕੀਤਾ ਤੈਨੂੰ ਦੱਸਾਂ ਕਿ ਜਿਹੜੇ ਪਾਣੀ ਵਾਲੀਆਂ bottles ਨੀ ਹੁੰਦੀਆਂ ਹੈਗੀਆਂ ਹਨਾ ਮੈਂ ਨਾ ਉਹ ਉਹਨਾਂ ਦੇ ਵਿੱਚ ਨਾ ਗਰਮ ਪਾਣੀ ਪਾ ਛੱਡਿਆ ਤੇ ਉਹ ਕੀ ਹੋਇਆ ਪੂਰੀ ਦੀ ਪੂਰੀ ਜਿਹੜੀ bottle ਹੈ ਨਾ ਉਹ ਇਕੱਠੀ ਹੋ ਗਈ ਤੇ ਸਾਰੀ bottle ਜਿਹੜੀ ਪਿਗਲ ਗਈ, ਮੈਨੂੰ ਨੀ ਸੀ ਪਤਾ ਕਿ ਉਹਨੂੰ ਨਾ ਏਦਾਂ ਨੀ ਕਰਨਾ ਚਾਹੀਦਾ। ਤਾਂ ਮਤਲਬ ਕਿ ਪਾਣੀ ਦੀ ਬੋਟਲ ਜਿਹੜੀ ਹੈਗੀ ਆ ਪਾਣੀ ਜਿਹੜਾ ਗਰਮ ਗਰਮ ਪਾਣੀ ਉਹਦੇ ਵਿੱਚ ਨਹੀਂ ਪਾਉਣਾ ਚਾਹੀਦਾ ਤੂੰ ਜਿੱਦਾਂ ਦੱਸ ਰਹੀ ਹੈ ਨਾ ਕਿ ਜਿਵੇਂ ਡੱਬੇ ਇੰਨਾ ਨਾ ਸ਼ੁਕਰ ਕਰ ਮੈਂ ਜਿਹੜੇ ਜਿਹੜੇ ਸਾਡੇ ਨਮਕ ਮਿਰਚ ਵਾਲੇ ਡੱਬੇ ਸੀਗੇ ਉਹ ਨੀ ਪਾ ਦਿੱਤੇ ਵਿੱਚ। ਹਮ ਹਮ

ਹਮ

ਅੱਛਾ ਚੱਲ ਮੈਂ ਵੀ ਏਦਾਂ ਕਰਿਆ ਕਰੂੰ ਠੀਕ ਹੈ ਮਾਨਸੀ ਹੁਣ ਜਿੱਦਾਂ ਗਰਮੀਆਂ ਆ ਗਈਆਂ ਯਾਰ ਮੈਂ ਤੇ phenyl ਪਾ ਕੇ ਵੀ ਹਨਾ ਏਦਾਂ ਪੋਚਾ ਲਗਾਉਂਦੀ ਹਾਂ ਫਿਰ ਵੀ ਇੰਨੀਆਂ ਮ~ ਮੱਖੀਆਂ ਆ ਜਾਂਦੀਆਂ ਮੈਨੂੰ ਤਾਂ ਸਮਝ ਨੀ ਆਉਂਦੀ ਹੈਗੀ ਯਾਰ।

ਅੱਛਾ ਉਹ ਪੋਚੇ 'ਚ ਪਾ ਕੇ ਵੀ ਕਰਨਾ ਚਾਹੀਦਾ ਵਾ

ਹਾਂ ਯਾਰ ਉਹ ਤੇ ਬਹੁਤ ਲੱਗ ਜਾਂਦਾ ਮੈਂ ਦੇਖਿਆ ਹੈ ਕਿ ਜਿਹੜੇ ਉੱਪਰ ਉੱਪਰ ਭਾਂਡੇ ਰੱਖੇ ਹੁੰਦੇ ਨਾ ਉੱਪਰ ਵਾਲੇ ਸੈਲਫ਼ਾਂ ਤੇ ਤੇ ਤੈਨੂੰ ਪਤਾ ਰੋਜ਼ ਦੀ ਰੋਜ਼ ਤੇ ਧੋਏ ਨੀ ਜਾਂਦੇ ਹੈਗੇ ਤੇ ਉਹਨਾਂ ਨੂੰ ਕਾਫ਼ੀ ਸਾਰੇ ਲੱਗ ਜਾਂਦੇ ਹੈਗੇ ਆ spider web

ਹਮ ਹਮ ਹਾਂ ਯਾਰ ਇਹ ਗੱਲ ਤੇ ਤੇਰੀ ਬਿਲਕੁਲ ਸਹੀ ਹੈਗੀ ਹੈ ਯਾਰ ਕਿੰਨੇ ਹੀ ਛੋਟੇ ਛੋਟੇ ਕੰਮ ਹੁੰਦੇ ਨਾ ਘਰਾਂ ਦੇ ਵੈਸੇ ਹਮ ਹਾਂ ਯਾਰ ਇਹ ਤੇ ਗੱਲ ਤੇਰੀ ਸਹੀ ਹੈਗੀ ਹੈ ਹਾਂ ਹਾਂ ਯਾਰ ਇਹ ਤੇ ਗੱਲ ਤੇਰੀ ਬਿਲਕੁਲ ਸਹੀ ਹੈ। ਮਾਨਸੀ ਤੂੰ ਕਿੱਦਾਂ ਕਰ ਲੈਨੀ ਹੈਗੀ ਆਂ ਹੁਣ ਤੂੰ ਘਰੇ ਰਹਿਨੀ ਹੈ ਮੈਨੂੰ ਤੇ ਲੱਗਦਾ ਸਾਰਾ ਦਿਨ ਸਫ਼ਾਈ 'ਚ ਹੀ ਲੱਗੀ ਰਹਿੰਦੀ ਹੋਣੀ ਆਂ।

ਹਾਂ ਇਹ ਤੇ ਗੱਲ ਹੈਗੀ ਹੈ ਹੁਣ ਜਿੱਦਾਂ ਮੈਂ ਕਰਨੀ ਕਦੇ ਕਦੇ ਕਰਕੇ ਫਿਰ ਉਹ ਵੀ ਫਸ ਜਾਂਦੀ ਹਾਂ ਕਿੰਨਾ time ਲੱਗ ਜਾਂਦਾ ਹੈ ਕਰਦੇ ਹੋਏ ਨਾ ਹਮ ਹਾਂ ਯਾਰ ਇਹ ਤੇ ਗੱਲ ਤੇਰੀ ਬਿਲਕੁਲ ਸਹੀ ਹੈਗੀ ਹੈ ਹਮ ਹਮ ਹਮ ਹਾਂ ਮਤਲਬ ਕਿ ਹਰ room 'ਚ ਹਨਾ ਹਰ ਕੋਰਨਰ 'ਚ ਤੇ ਸਾਨੂੰ ਉਹ ਲਗਾਉਣੇ ਚਾਹੀਦੇ ਆ dustbin ਲਗਾ ਕੇ ਰੱਖਣੇ ਚਾਹੀਦੇ ਆ ਹਨਾ ਹਮ

ਹਾਂ ਮੈਂ ਦੇਖਿਆ dustbin 'ਚ ਨਾ ਮੱਛਰ ਵੀ ਕਾਫ਼ੀ ਜ਼ਲਦੀ ਜਿਹੜਾ ਆ ਹਨਾ ਹੋ ਜਾਂਦਾ ਵਾ

ਹਾਂ ਯਾਰ ਇਹ ਤੇ ਗੱਲ ਹੈ ਹੁਣ ਜਿੱਦਾਂ ਜਿੱਥੇ ਜਿੱਥੇ ਪਾਣੀ ਇਕੱਠਾ ਹੋ ਜਾਂਦਾ ਹਨਾ ਮੈਂ ਦੇਖਿਆ ਉਹ ਨਾ ਮੇਰਾ ਉਹ ਸਾਡੇ ਨਾ teacher ਹੈ school